ਪਰ ਉਹ ਤਕੜੀ ਯਾਰ movie ਹਮ ਸਹੀ movie ਮੈਂ ਵੇਖੀ ਫਿਰ।

ਮੈਂ ਪਹਿਲਾਂ ਵੇਖੀ ਸੀ ਮੈਂ ਫਿਰ ਵੇਖਣੀ

ਨਹੀਂ ਤੇ ਮੈਂ ਛੱਡ ਦੇਣੀ ਉਹ

ਜਦੋਂ ਕਿ movie ਤੋਂ expectation ਘੱਟ ਹੋਏ ਤੇ ਜਦੋਂ ਤਕੜੀ ਹੋਏ ਤੇ ਫਿਰ ਮਜ਼ਾ ਆਉਂਦਾ ਜ਼ਿਆਦਾ।

ਮੈਨੂੰ ਲੱਗਿਆ ਐਵੇਂ ਹੀ ਹੋਣੀ ਆਂ ਐਵੇਂ ਹੀ ਮਾੜੇ ਮੋਟੇ story ਆਈ ਹੋਣੀ ਆਂ

Movie full ਪੂਰੀ ਆਪਣਾ topic ਮੈਂ

Movie ਨੇ ਮੈਂ ਕਿਹਾ ਪੂਰਾ ਉਹਨਾਂ ਨੇ topic ਬਣਾਇਆ ਆਪਣਾ

ਹਮ ਦੋ ਵਾਰੀ ਹੋਰ ਕਰਨੀ ਹਜੇ ਮੇਰੀ

ਹਾਲ

ਅੱਛਾ ਨਹੀਂ ਠੀਕ ਹੀ ਆਂ ਕੋਈ ਗੱਲ ਨੀ ਹੁਣ

ਹੋਰ

ਬਸ ਵਧੀਆ ਹੈਂ ਹੋਰ ਕਿਤੇ ਦੁਕਾਨ ਦਕੂੂਨ ਚੱਲਣਡੀ ਕਿ ਨਹੀਂ ਹਜੇ ਢਿੱਲਾ ਹੀ ਹੈ। ਚੱਲੀ ਚੱਲੀ ਜਾਂਦੀ ਧੱਕਾ ਲੱਗਣਡਿਆ। ਢਿੱਲਾ ਹੀ ਜਾਣਾ ਕੰਮ ਏਦਾਂ ਹੀ ਚੱਲਣਡਿਆ ਬਸ ਮਾੜਾ ਮੋਟਾ ਹੀ ਕੰਮ ਓਦਾਂ ਹੁੰਦੇ ਹੀ ਨੀ ਹੈ ਘਰਦੇ ਇੱਕ ਗੱਲ ਜਿਹੜੇ ਉਧਾਰ ਲੈ ਜਾਂਦੇ ਉਹ ਵਾਪਸ ਆਉਂਦੇ ਹੀ ਨੀ। ਉਧਾਰ ਕਰਨਾ ਹੀ ਨੀ ਚਾਹੀਦਾ। ਹਮ ਹਾਂ ਹਾਂ online ਜਾਂਦਾ ਅਸੀਂ ਉਹਨੂੰ ਕਦੇ ਦੇਣ ਗਏ

ਮੈਂ ਇੱਕ ਵਾਰੀ ਵੀਹ ਰੁਪਏ ਦੇ ਨਿੰਬੂ ਲਿਆਉਂਦੇ ਮੈਂ ਬਹੁਤ ਕਿਹਦੇ ਕੋਲ ਉਹ ਜਿਹੜਾ ਅੱਡੇ ਲਾਗੇ ਸਬਜ਼ੀਆਂ ਵਾਲਾ

ਮੇਰੇ ਕੋਲ ਹੈਗੇ ਸੀ ਪੈਸੇ ਤੇ ਮੈਂ ਉਹਨੂੰ ਦੇਣ ਡਿਆ, ਤੇ ਕਹਿੰਦਾ ਮੈਂ ਤੈਨੂੰ ਕਹਿੰਦਾ ਕੋਈ ਗੱਲ ਨੀ ਲੰਗਦਿਆਂ ਕਰਦਿਆਂ ਫੜਾ ਜਾਈ ਮੈਂ ਸੌ ਰੁਪਏ ਫੜਾਉਣਾ ਕਹਿੰਦਾ ਟੁੱਟੇ ਹੈ ਨੀ ਹੈ ਲੰਘਿਆ ਫਿਰ ਬੜੀ ਵਾਰੀ ਪਰ ਮੈਂ ਫੜਾਏ ਨੀ। ਹਾਂ ਮੈਂ ਹੋਰ

ਨਾਨ ਖਾਣ ਨੂੰ ਮਨ ਕਰ ਯਾਰ ਕੋਈ ਨੀ ਜਿੱਦਣ ਪਟਿਆਲੇ ਜਾਵਾਂਗੇ ਓਦਣ ਖਾ ਲਵਾਂਗੇ। ਜਿੱਦਣ ਜਾਣਾ ਓਦਣ ਹੀ ਖਾਣੇ ਹੈ ਕਿਉਂਕਿ ਓਦਣ ਹੀ ਕਾਇਮ ਹੋਣਾ ਤੇ ਓਦਣ ਹੀ ਪੈਸੇ ਹੋਣੇ ਆਂ। ਓਦਣ ਆਪਣਾ day ਹੋਣਾ ਓਦਣ ਆਪਣਾ ਹੀ ਦਿਨ ਹੋਣਾ ਵਾਂ

ਹੈਰੀ ਨੂੰ ਕਰਾਂਗੇ ਤੋਤੇ ਨੂੰ ਕਰਾਂਗੇ। ਆਹੋ ਤੋਤੇ ਨੂੰ ਮੈਂ ਅੱਜ ਵੀ ਪੁੱਛਣਡਿਆ ਸੀ।

ਕਹਿ ਭੈਣ ਚਦਾ ਮਾਂ ਚਦਾ

ਕੇ ਉਹ ਪਾਰ ਖੇਲਿਆ ਕਰੋ

ਮੁੰਡਾ

ਹੋਰ ਮੈਂ ਠੀਕ ਆ ਵਧੀਆ

ਜੇ ਇੰਨਾ ਪੜ੍ਹਾਈ ਤੇ ਲਾਈ ਹੋਏ ਤੇ ਫਿਰ

ਜਦੋਂ ਜਿੱਦਾਂ ਮਰਜ਼ੀ ਕਰ ਲਓ ਪੈਸੇ ਨੀ ਦਿੰਦਾ ਸਾਲਾ ਹੋਰ ਕੀ ਓਦਾ ਨੀ ਜੀਅ ਕਰਦਾ ਕੋਈ ਵੀ ਕੰਮ

ਕਹਿੰਦਾ HDFC ਲੂਟ ਲਓ ਹੁਣੀ bank ਕਹਿੰਦਾ HDFC ਲੂਟ ਲਓ ਬਬਲੀ ਬਬਲੀ bank ਨੀ ਚੱਲੇਗਾ

ਹਮ

Hello

ਇਹ ਨੀ ਪਤਾ ਮੇਰੇ ਹਿਸਾਬ ਨਾਲ net ਲੱਗਣ ਡਿਆ ਹਮ ਪਤਾ ਨੀ

ਠੀਕ ਆ ਵਧੀਆ। ਚੱਲ

ਤੇ ਹੋਰ ਕੀ ਕੰਮ ਅਸੀਂ ਕਰਨਾ ਸੌ ਸੌ, ਦੋ ਸੌ, ਦੋ ਸੌ ਇਹਨੇ ਰੱਖੀ ਜਾਣਾ ਮੇਰੇ ਹਿਸਾਬ ਨਾਲ।

ਮੈਂ ਕਹਿਣਾ ਬੜਾ ਹਰਾਮੀ ਭੈਣ ਚੋ

ਇਹਨੂੰ ਮੈਂ ਗੱਲ ਨੀ ਕਰਨੀ ਆਉਂਦੀ, ਦਿਮਾਗ ਚੱਲਦਾ ਸਾਲੇ ਦਾ।

ਗੱਲ ਸੱਚੀ ਹੋਈ ਨੀ ਕਰਨੀ ਆਉਂਦੀ ਭੈਣ ਚੋਦ ਨੂੰ ਗੱਲਾਂ ਕਰਦਾ ਨਿਆਣਿਆਂ ਵਾਂਗੂ।

ਹੈ ਨੀ ਪਤਾ ਪੁਤਾ ਨੀ ਲੱਗਦਾ

ਇਹਨੂੰ phone ਲਾ ਕੇ ਕਵਾਂਗੇ ਦਸ ਮਿੰਟ ਦੀ ਮੇਰੇ ਕਰ ਯਾਰ ਮੈਨੂੰ ਕੰਮ ਆ ਮਾੜਾ ਜਿਹਾ

ਸਾਲਿਆ ਅੱਗੇ ਮੈਨੂੰ ਪੁੱਛਣਡਿਆ ਵੀ ਕੋਈ ਵੀ ਛੇ ਸੱਤ ਮਿੰਟ ਦੀ ਤੇ ਗੱਲ ਇਹਦੇ ਨਾਲ ਹੀ ਹੋ ਗਈ ਭੈਣ ਚੋਦਾ

ਉਹ ਮੈਂ ਕਿਹਾ ਮਾਮਾ ਉਹਦਾ number delete ਕਰ ਕਹਿੰਦਾ ਕਿਉਂ

ਮੈਂ ਕਿਹਾ ਇਹਦੇ ਉੱਤੇ ਨਾਂ ਆ ਜਾਣਾ ਤੇ ਉਹ ਕਹਿੰਦਾ ਨਾਂ ਨੀ show ਹੋਣਾ ਮੈਂ delete ਕਰ ਦਿੱਤਾ ਉਹਨੇ number ਸਾਰਾ ਕੁਛ ਭੁੱਲ ਗਿਆ ਹੀ ਹੋਣਾ

ਵਾਟਸੈਪ ਤੇ

ਕੁੜੀਆਂ ਵਾਂਗੂ ਮੂੰਹ ਬਾਹਰ ਕੀਤਾ ਹੁੰਦਾ ਉਹਨੇ ਹੋਰ Hello ਹਾਂ ਵਧੀਆ ਵਧੀਆ ਬਸ ਵੀਹ ਮਿੰਟ ਹੋਰ ਬਸ

ਵੀਹ ਮਿੰਟ ਹੋਰ ਲੱਗਣੇ ਯਾਰ। ਬਸ ਫਿਰ ਕੋਈ ਨੀ ਹੋਰ ਆਹ ਸਹੀ ਹੈ ਅੜਤਾਲੀ ਮਿੰਟ ਬਾਅਦ recording ਲਾਈ ਸੀ ਤੇ ਮੈਂ ਥੋੜ੍ਹਾ ਜਿਹਾ ਹੈਂ ਉਹਦਾ ਆਇਆ ਨੀ message ਆ ਗਿਆ ਵਾ ਮੈਨੂੰ ਕੱਲ੍ਹ ਪੁੱਛਣ ਡਿਆ ਸੀ ਕਹਿੰਦਾ ਕਹਿੰਦਾ ਕੀ ਕਰਨਡਿਆ ਵਾਂ ਮੈਂ ਕਿਹਾ ਕਹਿ ਪੈਸੇ ਕਮਾ ਕੇ ਗੱਲ ਕਰ ਦਓ ਮੈਨੂੰ ਪਾ ਦਿੱਤਾ ਉਹਨੂੰ

ਕਹਿੰਦਾ ਮੈਂ busy ਲਿਖਿਆ ਸੀ

ਚੱਲ ਠੀਕ

ਹਾਂਜੀ ਵਧੀਆ ਜੀ ਤੁਸੀਂ ਸੁਣਾਉ ਕਿਵੇਂ ਏ ਤੁਸੀਂ

ਕੁੱਝ ਨੀਂ ਬੱਸ ਵਿਸਾਖੀ ਆ ਰਹੀ ਏ

ਉਹਦੇ ਦੇਖ ਰਹੇ ਆ ਬੀ ਕਿਵੇਂ ਕਿਵੇਂ ਕੀ ਤਿਆਰੀ ਹੁੰਦੀ ਏ ਤੇ ਕਿਵੇਂ ਕਰਨੀ ਚਾਹੀਦੀ ਏ ਤੇ ਕਿੱਦਾਂ celebrate ਕੀਤਾ ਜਾਵੇ ਤੁਸੀਂ ਦੱਸੋ ਵਿਸਾਖੀ ਨੂੰ ਕੀ ਕਰਦੇ ਓ ਸੀ ਵਿਸਾਖੀ ਨੂੰ ਅਸੀਂ ਜਾਉਗੇ ਸਵੇਰੇ ਉੱਠ ਕੇ ਸਵੇਰੇ ਉਠ ਕੇ ਇਸ਼ਨਾਨ ਪਾਣੀ ਕਰਕੇ ਗੁਰਦੁਵਾਰੇ ਚਲੇ ਜਾਂਦੇ ਆ ਮੱਥਾ ਟੇਕਦੇ ਆ ਤੇ ਫੇਰ ਘਰ ਆਏ ਕਈ ਬੱਚਿਆ ਨੂੰ ਉੱਥੇ ਖੀਰ ਪੁੜੀਆਂ ਕਈ ਮਿੱਠੇ ਚੋਲ ਵੀ ਬਣਾ ਲੈਨੇ ਏ

ਇਸ ਦਿਨ ਫੇਰ ਹੋਰ ਕੀ ਕਰੋਂਗੇ special ਕੁੱਝ ਅਲੱਗ ਤੋਂ ਅਲੱਗ ਤੋਂ ਤਾਂ ਮਤਲਬ ਇਹੀ ਹੁੰਦਾ ਬੱਚੇ ਜਿਵੇਂ ਘੁੰਮਣ ਫਿਰਨ ਦਾ ਹੋ ਜਾਂਦਾ ਇੱਕ ਤਾਂ

ਹਾਂਜੀ ਤੇ ਕਈ ਇਹਦੇ ਕਈ ਮਹੱਤਵ ਵੀ ਨੇ ਜਿਸ ਤਰ੍ਹਾਂ ਕਿਸਾਨ ਦੀ ਫਸਲ ਇਸ ਮਹੀਨੇ ਪੱਕ ਜਾਂਦੀ ਏ ਵਿਸਾਖੀ ਤੇ ਤਿਆਰ ਹੋ ਜਾਂਦੀ ਏ ਪਕੀ ਫਸਲ ਨੂ ਵੇਖ ਕੇ ਵੈਸੇ ਹੀ ਖੁਸ਼ੀ ਚ ਝੁੰਮ ਉਠਦਾ ਇੱਕ reason ਇਹ ਵੀ ਹੈਗਾ ਜਿਹੜਾ ਵਿਸਾਖੀ ਦਾ ਤਿਉਹਾਰ ਏ ਨਾ

ਇਹ ਇਤਿਹਾਸਕ ਏ ਇਹ ਕੋਈ ਮੰਨਘੜਤ ਕਹਾਣੀ ਨੀਂ ਹੈਗੀ ਹਨਾ

ਜਲ੍ਹਿਆਂਵਾਲੇ ਬਾਗ ਦੇ ਵਿੱਚ ਦੇਖੋ ਉੰਨੀ ਸੋ ਉੰਨੀ ਤੇਰ੍ਹਾਂ ਅਪ੍ਰੇਲ ਨੂੰ ਜਿਹੜਾ ਸਾਕਾ ਹੋਇਆ ਸੀ

ਕਿੰਨੇ ਬੇਦੋਸ਼ੇ ਲੋਕ ਮਾਰੇ ਗਏ

ਹਨਾ ਤੇ ਉਨ੍ਹਾਂ ਨੂੰ ਸ਼ਰਦਾਂਜਲੀ ਦਿੱਤੀ ਜਾਂਦੀ ਏ ਇਸ ਦਿਨ

ਖਾਲਸਾ ਪੰਥ ਦੀ ਨਿਹ ਰੱਖੀ ਸੀ

ਆਨੰਦਪੁਰ ਸਾਹਿਬ ਵਿਖੇ ਉਨ੍ਹਾਂ ਨੇ ਇੱਕ ਭਾਰੀ ਜੋੜ ਮੇਲਾ ਇਕੱਠਾ ਕੀਤਾ ਤੇ ਉਨ੍ਹਾਂ ਦੇ ਵਿੱਚੋ ਫੇਰ ਉਸ time ਸੋਲਾ ਸੋ ਨਨਿੰਨਵੇ ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸੀਸ ਮੰਗੇ ਸੀ ਜਿਹੜੇ ਕੇ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਉਹ ਵੀਰ ਅੱਗੇ ਆਏ ਇੱਕ ਜਾਨੇ ਨੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਹਿਮਤ ਸਿੰਘ ਮੋਹਕਮ ਸਿੰਘ ਸਾਹਿਬ ਸਿੰਘ

ਤਾਂ ਉਨ੍ਹਾਂ ਉਨ੍ਹਾਂ ਤੋਂ ਹੀ ਫੇਰ ਪੰਜ ਪਿਆਰਿਆਂ ਦਾ ਉਨ੍ਹਾਂ ਨੂੰ ਨਾਮ ਦਿੱਤਾ ਗੁਰੂ ਸਾਹਬ ਨੇ ਤੇ ਇਸ ਤਰ੍ਹਾਂ ਖਾਲਸਾ ਪੰਥ ਦੀ ਨਿਹ ਰੱਖੀ ਉਨ੍ਹਾਂ ਨੂੰ ਅਮ੍ਰਿਤ ਛਕਾਇਆ ਤੇ ਉਹ ਕਹਿੰਦੇ ਏ ਨਾ ਕੇ ਆਪੇ ਗੁਰੂ ਆਪੇ ਚੇਲਾ